ਤੇ ਕਾਫੀ ਸਾਰੀਆਂ ਲਾਈਟਾਂ ਜੱਗ ਰਹੀਆਂ ਹਨ ਤੇ ਇੱਕ ਲੜਕਾ ਖੜਾ ਦਿਖ ਰਿਹਾ ਹੈ।

ਕੁਛ ਬੱਚੇ ਖੜੇ ਹਨ ਤੇ ਲਾਈਟਾਂ ਜਗ ਰਹੀਆਂ ਹਨ।

ਇਹ ਇੱਕ ਰੈਸਟੋਰੈਂਟ ਹੈ ਜਿਸ ਦੇ ਅੰਦਰ ਲੱਕੜ ਦੇ ਮੇਜ ਪਏ ਹਨ।

ਤੇ ਇੱਕ ਕਾਲੇ ਰੰਗ ਦਾ ਗੇਟ ਵੀ ਲੱਗਾ ਹੋਇਆ ਦਿਖ ਰਿਹਾ ਹੈ।

ਕੁੱਛ ਵੱਡੇ ਦਰਖਤ ਲੱਗੇ ਹਨ ਇੱਕ ਇਮਾਰਤ ਦਿਖ ਰਹੀ ਹੈ।

ਜਿਸ ਦੇ ਅੰਦਰ ਬੈਠਨ ਨੂੰ ਕੁਰਸੀਆਂ --

ਤੇ ਇੱਕ ਕਿਸ਼ਤੀ ਵੀ ਖੜੀ ਦਿੱਖ ਰਹੀ ਹੈ।

ਤੇ ਕਾਫੀ ਸਾਰੇ ਸਿਕਿਓਰਟੀ ਵਾਲੇ ਮੁੰਡੇ ਖੜੇ ਹਨ।

ਇਕ ਜਿਮ ਹੈ ਜਿੱਥੇ ਜਿਮ ਵਾਲੀਆਂ ਕਾਫੀ ਮਸ਼ੀਨਾਂ ਪਈਆਂ ਹਨ।

ਤੇ ਉਹ ਪੱਠੇ ਖਾ ਰਹੀ ਹੈ ਤੇ ਪਰੇ ਇੱਕ ਹੋਰ ਗਾਂ ਖੜੀ ਦਿਖ ਰਹੀ ਹੈ।

ਕੁਰਸੀਆਂ ਪਈਆਂ ਹਨ ਤੇ ਇੱਕ ਮੁੰਡਾ ਕਾਉੰਟਰ ਉੱਤੇ ਬੈਠਾ ਕੰਮ ਕਰਦਾ ਦਿਖ ਰਿਹਾ ਹੈ।

ਤੇ ਬਾਹਰ ਮੋਟਰਸਾਈਕਲ ਤੇ ਸਕੂਟਰੀਆਂ ਖੜੀਆਂ --

ਇਹ ਇੱਕ ਰੋਡ ਹੈ ਜਿੱਥੇ ਹਸਪਤਾਲ ਹੈ।

ਤੇ ਬੈਡ ਦੇ ਸਾਈਡਾਂ ਤੇ ਲਾਈਟਾਂ ਜਗ ਰਹੀਆਂ ਹਨ।